ਹਾਂਜੀ ਸਤਿ ਸ੍ਰੀ ਅਕਾਲ ਕਿਵੇਂ ਊ

ਬਸ ਬਸ, ਵਧੀਆ ਹੋਰ ਘਰ ਪਰਿਵਾਰ ਸਭ ਠੀਕ

ਹਾਂਜੀ ਹਾਂਜੀ ਵਧੀਆ ਵਧੀਆ ਮੈਂ ਕਹਿ ਰਹੀ ਆ ਘਰ ਪਰਿਵਾਰ ਸਾਰੇ ਠੀਕ ਸਾਰੇ ਵਧੀਆ ਹੋਰ ਤੁਸੀਂ ਦੱਸੋ ਤੁਹਾਡਾ ਪਰਿਵਾਰ ਸਾਰੇ ਵਧੀਆ ਹਾਂਜੀ ਹਾਂਜੀ ਬਸ ਵਧੀਆ ਹਾਂਜੀ ਮੈਂ ਨਾ article ਪੜ੍ਹ ਰਹੀ ਸੀ ਹੀਰ ਰਾਂਝੇ ਦਾ ਤੇ ਮੈਨੂੰ ਨਾ ਵਿਚ ਵਿਚ ਬਹੁਤ ਸਾਰੇ question ਸੀਗੇ ਮੈਂ ਸੋਚਿਆ ਤੁਹਾਨੂੰ ਪਤਾ ਹੋਣੇ ਤਾ ਮੈਂ ਤੁਹਾਨੂੰ phone ਕਰਲਿਆ ਅਹ ਮੈਨੂੰ ਤੁਹਾਡੀ ਆਵਾਜ਼ ਨਹੀਂ ਆਈ ਤੁਸੀਂ ਦੁਬਾਰਾ repeat ਕਰ ਸਕਦੇ ਹੋ ਤੁਸੀਂ ਕੀ ਕਹਿ ਰਹੇ ਸੀ ਮੈਂ ਕਹਿ ਰਹੀ ਸੀ ਕੀ ਮੈਂ ਨਾ article ਪੜ੍ਹ ਰਹੀ ਸੀ ਹੀਰ ਰਾਂਝੇ ਦਾ ਲੇਕਿਨ ਮੈਨੂੰ ਨਾ ਕੁਛ ਸਮਜ ਨੀ ਲੱਗੀਆਂ ਮਤਲਬ ਮਾੜਾ ਮੋਟਾ ਜਿਹੜਾ ਸਮਾਜ ਆਯਾ ਤੇ ਮੇਰੇ ਬਹੁਤ ਸਾਰੇ question ਸੀਗੇ ਮੈਂ ਕਿਹਾ ਤੁਸੀਂ ਤਾ ਪੜ੍ਹਦੇ ਰਹਿਣੇ ਊ ਕਿ ਤੁਹਾਨੂੰ ਪਤਾ ਹੋਣਾ ਤਾ ਮੈਂ ਤੁਹਾਨੂੰ phone ਕਰਲਿਆ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 ਮੈਂ ਪੁੱਛਣਾ ਸੀ ਕਿ ਜਿਵੇ ਹੀਰ ਰਾਂਝੇ ਦੀ ਜਿਵੇ ਮਿਰਜ਼ਾ ਸਾਹਿਬਾ ਜਿਵੇ ਹੈਗੀਆਂ ਇਹ ਕਿਹੋ ਜਹੀਆਂ ਕਥਾਵਾਂ ਹੋਈਆਂ

ਅੱਛਾ ਅੱਛਾ ਤੇ ਇਹਨਾਂ ਵਿੱਚੋ ਜਿਵੇ ਹੀਰ ਰਾਂਝਾ ਹੋ ਗਈ ਹੈ ਨਾ ਮਿਰਜ਼ਾ ਸਾਹਿਬਾ ਤੇ ਜਿਵੇ ਹੀਰ ਰਾਂਝਾ ਜਿਹੜੀ ਕਥਾ ਸੀਗੀ ਇਹਦੇ ਵਿਚ ਚੂਚਕ ਜੋ ਹੈ ਉਹ ਕਿਥੇ ਰਹਿੰਦਾ ਸੀ

ਅੱਛਾ ਅੱਛਾ ਤੇ ਇਸ ਪ੍ਰੀਤ ਕਹਾਣੀ ਦੇ ਵਿਚ ਇੱਕ ਦਰਿਆ ਦਾ ਵੀ ਜਿਕਰ ਹੈ ਲੇਕਿਨ ਓਹਦਾ ਨਾਮ ਨੀ ਮੈਨੂੰ ਪਤਾ

ਅੱਛਾ ਚਨਾਹ ਠੀਕ ਹੈ ਜਿਹੜੇ ਚੂਚਕ ਸੀ ਓਹਦੇ ਓਹਦਾ ਧੀ ਦਾ ਨਾਮ ਕੀ ਸੀ ਓਹਦੀ ਧੀ ਦਾ ਨਾਮ

ਅੱਛਾ ਹੀਰ ਠੀਕ ਆ ਜੀ ਚੂਚਕ ਦੀ ਧੀ ਦਾ ਨਾਮ ਹੀਰ ਸੀ ਤੇ ਜੋ ਰਾਂਝੇ ਦਾ ਪਿਓ ਸੀ ਓਹਦਾ ਨਾਮ ਕੀ ਸੀ ਸੀ ਓਹਦਾ ਨਾਮ ਮੌਜੂ ਸੀ ਤੇ ਉਹ ਤਖ਼ਤ ਹਜਾਰੇ ਦਾ ਰਹਿਣ ਵਾਲਾ ਸੀ ਅੱਛਾ ਅੱਛਾ ਤੇ ਰਾਂਝੇ ਦੇ ਪਿਓ ਦਾ ਨਾਮ ਮੌਜੂ ਸੀ ਹੈ ਨਾ ਤੇ ਮੌਜੂ ਦੇ ਕਿੰਨੇ ਪੁੱਤਰ ਸੀ

ਅੱਛਾ ਮਤਲਬ ਰਾਂਝੇ ਦੇ ਅੱਠ ਹੀ ਭਰਾ ਸੀ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

ਰਾਂਝੇ ਦੀ ਜਿਹੜੇ ਕੁਛ ਭਾਬੀਆਂ ਵੀ ਸਿਗੀਆਂ ਉਹ ਰਾਂਝੇ ਨੂੰ ਨਾ ਮਤਲਬ ਕੁਛ ਤਾਅਨੇ ਜਿਹੀਆਂ ਮਾਰਦੀਆਂ ਸੀ ਉਹ ਓਹਨੂੰ ਨਾ ਹੀਰ ਨੂੰ ਵਿਆਹੁਣ ਦਾ ਤਾਣਾ ਮਾਰਦੀਆਂ ਸੀ ਕੀ ਹੀਰ ਕਿਦੇ ਕਿੱਡੀ ਕ ਸੋਹਣੀ ਆ ਜਿਹਨੂੰ ਤੂੰ ਵਿਆਹ ਕੇ ਲਿਆਉਣੀ ਏ

ਉਹ ਹੀਰ ਦੇ ਪਲੰਘ ਉੱਤੇ ਜਾ ਕੇ ਸੁੱਤਾ ਸੀ ਅੱਛਾ ਅੱਛਾ ਤੇ ਹੀਰ ਰਾਂਝੇ ਦਾ ਜਿਹੜਾ ਪਿਆਰ ਹੈ ਓਹਦੀ ਕਹਾਣੀ ਤੁਹਾਨੂੰ ਪਤਾ ਏ ਕੀ ਕਿਵੇਂ ਪਿਆ ਸ਼ੁਰੂਆਤ ਕਿਵੇਂ ਹੋਈ ਜਦੋਂ ਓਹਨਾ ਨੇ ਪਹਿਲੀ ਵਾਰ ਇੱਕ ਦੂਜੇ ਨੂੰ ਦੇਖਿਆ ਤਾ ਓਹਨਾ ਨੂੰ ਵੇਖਦਿਆਂ ਸਾਰ ਹੀ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ ਅੱਛਾ ਅੱਛਾ ਤੇ ਜਿਹੜੇ ਜਿਹੜੀ ਹੀਰ ਸੀ ਓਹਨੇ ਰਾਂਝੇ ਨੇ ਹੀਰ ਨੇ ਰਾਂਝੇ ਨੂੰ ਆਪਣੇ ਪਿਓ ਤੋਂ ਕਿਹੜੀ ਨੌਕਰੀ ਦਵਾਈ ਓਹਨੇ ਓਹਨੂੰ ਮੱਝਾਂ ਚਾਰਨ ਦੀ ਨੌਕਰੀ ਦਵਾਈ ਸੀ ਉਹ ਮਾਝਾ ਦਾ ਚਾਰੁ ਬਣ ਗਿਆ ਸੀ ਓਥੇ ਅੱਛਾ ਅੱਛਾ ਤੇ ਰਾਂਝੇ ਨੇ ਕਿੰਨੇ ਸਾਲ ਓਹਦੇ ਪਿਓ ਦੀ ਮੱਝਾਂ ਚਰਾਈਆਂ ਸੀ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 ਅੱਛਾ ਤੇ ਹੀਰ ਦਾ ਵਿਆਹ ਕੀਤੇ ਹੋਰ ਹੋ ਗਿਆ ਸੀ ਹੀਰ ਦਾ ਵਿਆਹ ਜਿਹੜਾ ਸੀ ਉਹ ਰੰਗਪੁਰ ਖੇਡੀ ਹੋਗਿਆ ਸੀ ਅੱਛਾ ਤੇ ਕਿਹੜੇ ਨਾਲ ਹੋਇਆ ਸੀ ਵਿਆਹ ਓਹਦਾ ਓਹਦਾ ਵਿਆਹ ਜਿਹੜਾ ਸੀ ਉਹ ਸੈਦੇ ਦੇ ਨਾਲ ਹੋਇਆ ਸੀ

ਹੀਰ ਦੀ ਨਨਾਣ ਦਾ ਨਾਮ ਸੀ ਸੈਤੀ ਅੱਛਾ ਤੇ ਰਾਂਝਾ ਓਹਨੂੰ ਮਿਲਣ ਵੀ ਆਂਦਾ ਹੁੰਦਾ ਸੀ ਹੈ ਨਾ ਰਾਂਝਾ ਓਹਨੂੰ ਮਿਲਣ ਆਂਦਾ ਸੀ ਜੋਗੀ ਦੇ ਭੇਸ ਵਿਚ ਹਾਂਜੀ ਭੇਸ ਬਦਲ ਕੇ ਆਂਦਾ ਸੀ ਉਹ ਤੇ ਜਿਹੜੀ ਸੈਤੀ ਸੀਗੀ

ਉਹ ਕਰਦੀ ਸੀ ਮੁਰਾਦ ਬਲੋਚ ਦੇ ਨਾਲ ਜਿਹਨੂੰ ਓਹਦੇ ਭਰਾਵਾਂ ਨੇ ਬਾਅਦ ਵਿਚ ਮਾਰ ਦਿੱਤਾ ਸੀ ਫੇਰ ਜਿਹੜੇ ਹੀਰ ਤੇ ਰਾਂਝੇ ਹੋਏ ਫੜੇ ਵੀ ਗਏ ਸੀ ਨਾ ਤੇ ਇਹਨੂੰ ਕਿਹੜੇ ਅੱਗੇ ਪੇਸ਼ ਕੀਤਾ ਗਿਆ ਸੀ ਹਨ ਨੂੰ ਕੀਤਾ ਗਿਆ ਸੀ ਕੋਟ ਕਾਬਲੇ ਦੇ ਕਾਜ਼ੀ ਅੱਗੇ ਅੱਛਾ ਅੱਛਾ ਜਿਹੜੀ ਕੋਟ ਕਾਬੁਲ ਕਬੂਲੇ ਦੀ ਜਿਹੜੀ ਕਾਜ਼ੀ ਸੀਗੀ ਉਹ ਕਿਹਨਾਂ ਦੇ ਹੱਕ ਦੇ ਵਿਚ ਓਹਨਾ ਨੇ ਫੈਸਲਾ ਲਿਆ ਸੀ

ਤੇ ਇੱਦਾਂ ਇੱਦਾਂ ਓਹਨਾ ਦੇ ਨਾਲ ਬੀਤੀ ਤੇ ਜਿਹੜੀ ਹਰ ਆ ਓਹਦਾ ਜਬਰਦਸਤੀ ਵਿਆਹ ਕੀਤਾ ਗਿਆ ਸੀ ਫੇਰ ਉਹ ਜਿਹੜੀ ਸੀ ਸਾਰੀ ਹਾਂ ਓਹਨਾ ਦੇ ਹੱਕ ਵਿਚ ਹੀ ਫੈਸਲਾ ਗਿਆ ਸੀ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 ਰਾਂਝੇ ਨੇ ਜਦੋਂ ਹੀਰ ਦੀ ਮੌਤ ਦੀ ਖਬਰ ਸੁਣੀ ਤਾ ਓਹਨੇ ਵੀ ਓਹਨੇ ਫੇਰ ਆਪਣੇ ਪ੍ਰਾਣ ਜਿਹੜੇ ਸੀ ਉਹ ਤਯਾਗ ਦਿੱਤੇ ਸੀ ਓਹਦੀ ਮਤਲਬ ਓਥੇ ਮੁੱਕ ਗਿਆ ਸੀ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 ਜਹਿਰ ਜਹਿਰ ਜਿਹੜੀ ਸੀ ਓਹਦਾ ਚਾਚਾ ਸੀ ਕੈਦੋ ਓਹਨੇ ਦਿੱਤੀ ਸੀ ਅੱਛਾ ਠੀਕ ਹੈ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 ਮਈ ਤੁਹਾਨੂੰ ਦਸਦੀ ਆ ਕਿ ਰਾਂਝੇ ਦੀ ਹੀਰ ਨਾਲ ਪਹਿਲੀ ਮੁਲਾਕਾਤ ਜਵ੍ਹਡੀ ਸੀ ਉਹ ਹੀਰ ਦੀ ਬੇੜੀ ਵਿਚ ਹੋਈ ਸੀ

ਤੇ ਸਮੇ ਜਿਹੜਾ ਸੀ ਉਹ ਰਾਂਝਾ ਉੱਠਿਆ ਤੇ ਦੋਵਾਂ ਦੀ ਅੱਖਾਂ ਚਾਰ ਹੋਈਆਂ ਤੇ ਪਹਿਲੀ ਨਜਰ ਹੀ ਜਿਹੜਾ ਸੀ ਉਹ ਇੱਕ ਦੂਜੇ ਨਾਲ ਹੀ ਪਿਆਰ ਹੋ ਗਿਆ ਸੀ